ਕਹਿੰਦੇ ਕੇ ਰਾਣੀ ਦਾ ਮੁਕਬਰਾ ਵੀ ਹੈਗਾ ਵਾ ਇਕ ਮੁਕੇ ਦਾ ਮੁਮਤਾਜ਼ ਬਾਗ ਵੀ ਹੈਗਾ ਆ ਇਹਦਾ ਹੈਗੇ ਕਹਿੰਦੇ ਅਲੱਗ ਅਲੱਗ ਹਾਂ ਹਾਂ ਕਾਫੀ ਵਧੀਆ ਆ famous ਆ ਮਤਲਬ ਸਾਰਾ ਉਹਨਾਂ ਮੁਗ਼ਲਾਂ ਨੇ ਆਪਣਾ ਹੀ ਬਣਾਇਆ ਹੋਇਆ ਸਭ ਕੁਛ, ਹਾਂ ਕਹਿੰਦੇ ਮੁਗ਼ਲਾਂ ਲਈ famous ਆ ਇੱਕ ਕਹਿੰਦੇ ਪੇਠਾ ਵੀ ਬੜਾ famous ਆ ਆਗਰੇ ਦਾ

ਤੁਸੀ ਪੇਠਾ ਪੁਠਾ ਲੈਕੇ ਆਏ ਕੇ ਨਹੀਂ ਲੈਕੇ ਆਏ ਕਿਤੇ ਹਾਂਜੀ ਹਾਂਜੀ ਲੈਕੇ ਆਏ ਆ ਆਵਾਂਗੇ ਕ college ਲੈਕੇ ਆਊਂਗੀ ਅੱਛਾ ਅੱਛਾ ਤੇ ਫੇਰ ਕਹਿੰਦੇ ਆਗਰੇ ਦੀ ਕੋਈ ticket ਹੈਗੀ ਕੇ ਓਹਦਾ ਹੀ free ਆ ਉੱਥੇ ਮਤਲਬ ਘੁੰਮਣ ਲਈ ticket ਵਗੈਰਾ ਆ

ਫੇਰ ਤਾਂ ਸਹੀ ਆ ਨਾ

ਤੇ ਉੱਥੇ ਘੁੰਮਣ ਲਈ ਆ ਹੁਣ ਬਣਾਇਆ ਹੋਇਆ ਆ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 ਪਤਾ ਨੀ ਕੌਣ ਕਹਿੰਦਾ ਸੀਗਾ ਕਹਿੰਦੇ ਪੈਂਤੀ ਰੁਪਏ ticket ਆ ਉੱਥੇ, ਮੈਨੂੰ ਸੁਣਿਆ ਸੁਣਿਆ ਲੱਗਦਾ ਮੈਨੂੰ ਯਾਦ ਨੀ ਆ ਰਿਹਾ ਕਹਿੰਦੇ ਪੈਂਤੀ ਰੁਪਏ ticket ਆ ਹੋਏਗੀ ticket ਬਾਕੀ ਪਤਾ ਨੀ family ਨਾਲ ਗਏ ਸੀ ਪਾਪਾ ਹੋਣੀ ਅੱਗੇ ਸੀ, ਉਹਨਾਂ ਨੇ ਲਏ ਹੋਣੇ ਆ ticket ਵੈਸੇ pass ਲਿਆ ਸੀ ਪਾਪਾ ਨੇ ਇੱਕ ਬਾਕੀ ਹੁਣ ਪਤਾ ਨੀ ticket ਲਈ ਸੀ ਕੁਛ ਕੇ ਨਹੀਂ ਹੁੰ ਕਹਿੰਦੇ ਕੇ ਜੇ ਤੁਸੀ ਲੈਂਦੇ ਪੈਹੇ ਲੋਕਾਂ ਤੋਂ ਬਾਅਦ ਚ ਉਹਦੀ ਮੁਰਮੰਤ ਮਰੁਮੰਤ ਤੇ ਉਹੀ ਮਤਲਬ ਕੰਮ ਲਾ ਦਿੰਦੇ ਪੈਹੇ ਹੁੰ ਚਲੋ ਸੁਣਿਆ ਅੱਜ ਤਕ ਬਾਕੀ ਹਲੇ ਪਤਾ ਨੀਂ ਮੈਂ ਤਾਂ ਕਦੇ ਆਪ ਨੀ ਗਈ ਉੱਥੇ ਜਾਊਂਗੀ ਮੈਂ ਵੀ ਦੇਖਦੀ ਆ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 ਬਲਕਿ ਆਪਾਂ ਰਹਿੰਦੇ ਵੀ ਦੂਰ ਹੀ ਆ ਹਾਂ ਇਹ ਤਾਂ ਗੱਲ ਦਿਖਦੀ ਇੱਕ ਦਿਨ ਜਾਣ ਚ ਲੱਗ ਜਾਣਾ ਆਗਰਾ ਹੁੰ ਹੁੰ ਸਾਨੂੰ ਆਉਣ ਚ ਲੱਗ ਹੁੰ

ਕੱਲ ਫੇਰ ਮੈਂ ਸੋਚਿਆ ਤੁਸੀ ਗਏ ਤੁਹਾਡੇ ਨਾਲ ਗੱਲ ਕਰ ਲਵਾਂ, ਉਹਨੇ ਅਹ ਹਫਤਾ ਕ ਹੋਇਆ ਜਾਕੇ ਆਇਆ ਵਧੀਆ ਯਾਰ ਉੱਥੇ ਹੁੰ ਉੱਥੇ ਉਹਦ ਠੰਡ ਨੀ ਪੈਂਦੀ ਹਲਾਂ ਕੇ ਪੈਂਦੀ ਉਧਰ ਵੀ ਠੰਡ ਠੰਡ ਤਾਂ ਹੈਗੀ ਆ ਹਲੇ ਉਧਰ ਉਧਰ ਮਤਲਬ pollution ਬੜਾ ਆ ਦਿੱਲੀ ਚ ਉਧਰ ਹੁੰ pollution ਤਾਂ ਬਹੁਤ ਆ ਉਧਰ ਉਹਦਾ ਵੀ ਉਧਰ ਹੈਗੀਆਂ ਕਾਫੀ ਜਗ੍ਹਾ ਉਹਨਾਂ ਨੂੰ ਦਿੱਲੀ ਚ ਜਿਵੇਂ ਮੀਨਾਰ ਹੋਗੇ ਕੁਤੁਬ ਮੀਨਾਰ ਮੀਨਾਰ ਹੋਗਿਆ ਚਾਰ ਮੀਨਾਰ ਹੋ ਗਿਆ

ਹੁੰ ਲਾਲ ਕਿਲ੍ਹਾ ਵਗੈਰਾ ਵੀ ਹੋ ਗਿਆ

ਤੇ ਫੇਰ ਇਧਰ ਅੰਮ੍ਰਿਤਸਰ ਤੁਸੀ ਕਿੱਥੇ ਕਿੱਥੇ ਕ ਘੁੰਮਣ ਗਏ ਫੇਰ ਅੰਮ੍ਰਿਤਸਰ ਚ ਅੰਮ੍ਰਿਤਸਰ ਤਾਂ ਮਤਲਬ ਜਦੋ ਅਸੀਂ ਇੱਕ ਦਿਨ ਗਏ ਆ ਉੱਥੇ ਜਾਕੇ stay ਕਰਿਆ ਮੱਥਾ ਟੇਕਿਆ ਰਾਤ ਨੂੰ ਫੇਰ ਅਸੀਂ ਜਲ੍ਹਿਆਂਵਾਲਾ ਬਾਗ ਚ ਗਏ ਸੀ ਦੂਜਾ ਅਸੀਂ ਵਾਗਾ ਬਾਰਡਰ ਗਏ ਸੀ ਅੱਛਾ ਅੱਛਾ ਤੇ ਵਾਗਾ ਬਾਰਡਰ ਚ ਦੱਸੋ ਕੀ ਕੀ ਮਤਲਬ ਸੀਗਾ ਉੱਥੇ ਵਾਗਾ ਬਾਰਡਰ ਚ ਤਾਂ ਤੁਹਾਨੂੰ ਪਤਾ ਹੀ ਆ ਉਧਰ ਪਾਕਿਸਤਾਨ ਤੇ ਆਪਣੇ ਇਧਰ ਇੰਡੀਆ ਇੰਡੀਆ ਵਾਲਿਆਂ ਦੀ ਪਰੇਡ ਹੁੰਦੀ ਆ ਉਹੀ ਜ਼ਿਆਦਾ ਆ ਇਧਰ ਤਾਂ ਬਾਰਡਰ ਤੇ

ਨਹੀਂ ਨਹੀਂ ਹਾਂਜੀ ਉੱਥੇ ਤਾਂ ਵੈਸੇ ਜ਼ਿਆਦਾ ਲੋਕ ਜ਼ਿਆਦਾਤਰ ਪਰੇਡ ਹੀ ਆ ਉਧਰਲੀ ਪਰੇਡ ਦੇਖਣ ਨੂੰ ਹੀ ਜਾਂਦੇ ਆ ਜ਼ਿਆਦਾ ਤਾਂ ਹੁੰ

ਤੁਸੀ ਲੋਕ ਵਧੀਆ ਘੁੰਮ ਤਾ ਆਏ ਤੁਸੀ ਘੱਟੋ ਘੱਟ

ਚਲੋ ਬਣਾਓ ਕਸ਼ਮੀਰ ਚ ਕੀ ਕੀ ਖਾਸ ਐ ਕਸ਼ਮੀਰ ਚ ਤਾਂ ਪਤਾ ਹੀ ਆ ਤੁਹਾਨੂੰ ਬਹੁਤ ਇਹਦਾ ਹੀ ਹੈਗਾ ਕੁਛ ਖਾਸ ਉਹਦਾ ਹੀ ਵਧੀਆ ਹੈਗਾ ਉਹਦਾ ਹੀ ਵਧੀਆ ਹੈਗਾ ਉਹਦਾ view ਸਾਰਾ ਘੁੰਮਣ ਨੂੰ ਕਸ਼ਮੀਰ ਚ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 ਹਾਂ ਬਾਗ, ਪਹਾੜ, ਉਹਦਾ ਉਹਦੇ ਸਾਰੇ ਮੈਦਾਨ ਵਗੈਰਾ ਹਰੇ ਭਰੇ ਜਿਹੇ ਬਰਫ਼ ਜ਼ਿਆਦਾ ਤੇ ਕਹਿੰਦੇ ਡੱਲ ਝੀਲ ਵੀ ਹੈਗਾ ਕਹਿੰਦੇ ਉਹ ਬੜਾ famous ਆ ਉੱਥੇ boating ਵਗੈਰਾ ਵੀ ਕਰਦੇ boating house ਵੀ ਹੁੰਦਾ ਉਹ ਚ ਆਪਾ ਰਹਿ ਵੀ ਸਕਦੇ ਆ ਇਹਦਾ ਵੀ ਕੁਛ ਕਹਿੰਦੇ ਆ

ਕਸ਼ਮੀਰ ਮੈਂ ਵੀ ਅੱਜ ਪਾਪਾ ਨੂੰ ਪੁੱਛਿਆ ਸੀਗਾ ਤੇ ਕਹਿੰਦੇ ਜਾ ਆਓ ਕਸ਼ਮੀਰ ਮੈਂ ਕਿਹਾ ਪਾਪਾ ਕਸ਼ਮੀਰ ਜਾਣਾ ਪਾਪਾ ਕਹਿੰਦੇ ਹਲੇ ਤਾਂ ਉੱਥੇ ਬਹੁਤ ਜ਼ਿਆਦਾ ਬਰਫ ਪੈਂਦੀ ਐ ਕਹਿੰਦੇ ਥੋੜਾ ਮੌਸਮ ਸਹੀ ਹੋਜੇ ਨਾ ਮਾਰਚ ਤੱਕ ਉਹਦੋਂ ਚਲਜਿਓ ਕਹਿੰਦੇ ਮੇਰਾ ਇੱਕ friend ਹੈਗੇ ਆ ਤੇ ਮੈਂ ਉਹਨਾਂ ਨਾਲ ਗੱਲ ਕਰਲੂੰਗਾ ਤੇ ਤੁਸੀ ਓਹਦਾ stay ਸਟੂ ਕਰਨਾ ਉਹਨਾਂ ਦੇ ਘਰ ਕਰ ਲਿਓ ਮੈਂ ਕਿਹਾ ਅੱਛਾ ਮੈਂ ਕਿਹਾ ਦੇਖਾਂਗੇ ਹਾਂ ਹਾਂ ਉਧਰ ਤਾਂ ਬੰਦਾ ਜਾਵੇ ਜਾਵੇ ਪੰਜ ਛੇ ਦਿਨ time ਤਾਂ ਕੱਢ ਕੁਢ ਕੇ ਜਾਵੇ ਹਨਾਂ ਉਧਰ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 ਹਾਂਜੀ ਫੇਰ ਉਧਰ ਤਾਂ ਹੈਗਾ ਈ ਆ ਮਹਿੰਗਾ ਕਿਉਂਕਿ ਜਾਣ ਨੂੰ ਵੀ time ਲੱਗਦਾ ਫੇਰ ਉਧਰ ਹਾਂ ਹਾਂ ਉਧਰ ਵੈਸੇ ਵੀ ਪਹਾੜਾਂ ਚ ਤਾਂ ਉਹਦਾ ਹੀ ਸਭ ਚੀਜਾਂ ਮਹਿੰਗੀਆਂ ਹੁੰਦੀਆਂ ਨੇ, ਹੁੰ ਤੇ ਕਹਿੰਦੇ ਉਧਰ ਰਸਤਾ ਵੀ ਨਾ ਮਤਲਬ ਬਰਫ਼ਾਂ ਨਾਲ ਢੱਕਿਆ ਹੁੰਦਾ ਲੋਕ ਰਸਤਾ ਵੀ ਬਰਫ ਚੱਕ ਚੱਕ ਕੇ side ਕਰਕੇ ਫੇਰ ਰਸਤਾ ਕੱਢਦੇ ਆ

ਹੁੰ ਤੇ ਕਹਿੰਦੇ ਕੇ ਜਿਹੜੀ ਉੱਥੇ train ਆ ਜਿਦਾਂ ਫਿਲਮਾਂ ਚ Train ਨੀ ਹੁੰਦੀ ਛੁਕ ਛੁਕ ਛੁਕ ਉਹਦਾ ਹੀ train ਚੱਲਦੀ ਛੁਕ ਛੁਕ ਵਾਲੀ ਹਲੇ ਵੀ ਉਧਰ ਮੈਂ ਕਿਹਾ ਸਹੀ ਆ, ਹਾਂ ਹਾਂ ਨਹੀਂ train ਦਾ ਨਹੀਂ ਕੁਛ ਪਤਾ ਹੈਗਾ ਵੀ train ਕਿਉਂਕਿ train ਤੇ ਗਏ ਨਹੀਂ ਨਾ train ਤੇ ਇੱਕੋ ਵਾਰ ਗਏ ਸੀ ਉੱਥੇ ਸ਼੍ਰੀ ਹਰਮਿੰਦਰ ਸਾਹਿਬ ਉੱਥੇ ਕਾਫੀ ਮਤਲਬ experience ਬੇਕਾਰ ਜਿਹਾ ਰਿਹਾ ਮੁੜਕੇ train ਤੇ ਗਏ ਹੀ ਨਹੀਂ ਫੇਰ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

ਇੱਥੇ ਖੜੀ ਰਹੀ ਕੋਈ ਵਗੈਰਾ ਲੱਗੇ ਹੋਣ ਦੋ ਘੰਟੇ ਤਿੰਨ ਘੰਟੇ train ਰੁਕੀ ਰਹੀ ਇੱਥੇ ਅਸੀਂ ਰਾਤ ਦੱਸ ਵਜੇ ਘਰ ਪਹੁੰਚੇ ਫੇਰ

ਹੁੰ ਘੁੰਮਣ ਨੂੰ ਤਾ ਕਾਫੀ ਜਗ੍ਹਾ ਆ ਪਰ ਘੁੰਮਣ ਲਈ ਤਾਂ ਪੈਸੇ ਵੀ ਤਾਂ ਚਾਹੀਦੇ ਆ

ਵੈਸੇ ਤਾਂ ਜ਼ਿਆਦਾ ਇਹੀ ਆਪਣੇ ਇੰਡੀਆ ਚ ਤਾਂ ਇਹੀ ਜ਼ਿਆਦਾ ਕਸ਼ਮੀਰ ਦਾ ਹੀ ਇੱਕ ਕਸ਼ਮੀਰ ਹੋ ਗਿਆ ਸ਼ਿਮਲਾ ਮਨਾਲੀ ਹੁੰ ਸ਼ਿਮਲਾ ਮਨਾਲੀ ਕੁੰਨੂ ਕੁੱਲੂ ਵਗੈਰਾ ਹੋਗੇ ਸਭ ਘੁੰਮਣ ਨੂੰ ਵਧੀਆ ਆ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

ਆਪਣੇ ਵੀ ਲੱਦਾਖ ਤਾਂ ਬਹੁਤ ਸੋਹਣਾ ਆ ਪਰ ਲੱਦਾਖ ਇਥੋਂ ਦੂਰ ਪੈ ਜਾਂਦਾ ਆਪਾਂ ਨੂੰ ਕਾਫੀ ਦੂਰ ਪੈ ਜਾਂਦਾ Ladakh ਹੁੰ ਉਹ ਤਾਂ ਕਾਫੀ ਦੂਰ ਐ

ਕੋਈ ਗੱਲ ਨੀ ਦੇਖਦੇ ਆ ਫੇਰ ਵੈਸੇ ਵਧੀਆ ਸੀ ਉਹਨਾਂ ਦਾ experience ਆਗਰੇ ਦਾ ਵੀ ਵਧੀਆ ਸੀ ਅਸੀਂ ਵੀ plain ਕਰਦੇ ਆ ਦੇਖਦੇ ਆ ਕਿੱਥੇ ਘੁੰਮ ਘਾਮ ਕੇ ਆਈਏ ਹੁੰ ਹੁੰ ਕੋਈ ਗੱਲ ਨੀ ਜਾਣਾ ਹੋਇਆ ਜਦੋ ਦਸ ਦਿਓ ਚਲਾਂਗੇ

ਹਾਂਜੀ free ਹੋ ਹੀ ਉਹਦਾ ਵੀ ਹੁਣ ਤਾਂ exam ਹੋਣੇ ਆ may ਚ ਜਾਕੇ ਉਸਤੋਂ ਪਹਿਲਾਂ ਪਹਿਲਾਂ ਜਾ ਆਈਏ।. ਮਈ ਚ second semester ਹੋਣਾ ਕੇ fourth semester ਹੋਣਾ ਹਲੇ ਨਹੀਂ last semester ਆ ਬਸ fourth fourth ਆ ਮਤਲਬ ਹੁੰ ਮਤਲਬ ਹੋ ਜਾਣੀ ਤੁਹਾਡੀ M. A complete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

Hello ਕਿਦਾਂ ਜੀ

ਹੋਰ ਕੀ ਕਰਦੇ ਹੋ ਕੀ ਕਰ ਰਹੇ ਹੋ ਬਸ ਥੋੜਾ ਮੋਟਾ ਕਾਮ ਕਾਜ ਹੋਰ ਘਰ ਪਰਿਵਾਰ ਸਭ ਕਿਦਾਂ

ਮੈਂ ਨਾ ਤੁਹਾਡੇ ਨਾਲ ਇੱਕ topic discuss ਕਰਨਾ ਸੀ

ਜਿਹੜੇ ਆਪਣੇ ਕਿਰਨ ਬੇਦੀ ਜੀ ਨੇ ਹਾਂਜੀ ਜਿਹੜੇ first IPS officer ਹੈਗੇ ਬਹੁਤ ਮਤਲਬ brave lady ਹੈਗੇ ਨੇ ਹਾਂਜੀ ਹਾਂਜੀ ਤੇ ਫੇਰ ਆਪਾ ਫੇਰ ਦੱਸੋ ਮੈਨੂੰ ਕਿਰਨ ਬਾਦੀ ਅਹ ਕਿਰਨ ਬੇਦੀ ਬਾਰੇ

ਕਹਿੰਦੇ ਅੰਮ੍ਰਿਤਸਰ ਦੇ ਸਤਮਾਤਮਕ ਤੇ ਭਲਾਈ ਕਾਰਜਾਂ ਤੇ ਰੁੱਝੇ ਬ੍ਰਿਜ ਬੇਦੀ ਨਾਲ ਵਿਆਹ ਕਰਨ ਤੇ ਇਸ ਦੀ ਇਕ ਧੀ ਤੇ ਮਾਂ ਵੀ ਬਣੀ ਹੈ ਕਹਿੰਦੇ ਇਹਨਾਂ ਆਪਣੀ ਨਿੱਜੀ ਜ਼ਿੰਦਗੀ ਨੂੰ ਬੜੇ ਤਰੀਕੇ ਨਾਲ ਚਰਚਾਵਾਂ ਤੋਂ ਦੂਰ ਅੱਛਾ ਹੈ ਕਹਿੰਦੇ ਉੱਨੀ ਸੌ ਨੜੀਨਵੇਂ ਚ ਉਹ ਉਸ ਦੀ ਮਾਂ ਦਾ ਦੇਹਾਂਤ ਹੋ ਗਿਆ ਸੀਗਾ ਤੇ ਕਹਿੰਦੇ ਪਿਤਾ ਜੀ ਉਸ ਨਾਲ ਰਹਿੰਦੇ ਸੀਗੇ ਤੇ ਕਹਿੰਦੇ ਕਿਰਨ ਬੇਦੀ ਤਾਂ ਆਪਣਿਆਂ ਪੈਰ ਪੈਰਾਂ ਤੇ ਸੀ ਕਨੇਡਾ ਵਿਖੇ ਕਹਿੰਦੇ ਲੰਡਨ ਵਿੱਚ ਰਿੰਕੂ ਰੀਟਾ ਤੇ ਖਾਸ ਪ੍ਰਿੰਸ ਕੋਲਬਲੀ ਓਹਦੇ ਨਾਲ ਬੜਾ ਪਿਆਰ ਸੀਗਾ ਤੇ ਜਿਹੜੇ ਕਹਿ ਰਹੇ ਮਤਲਬ ਹਨਾ ਵੀ ਇਕ ਕਿਸ਼ੋਰ ਦੇ ਰੂਪ ਵਿੱਚ ਬੇਦੀ ਨੂੰ ਉੱਨੀ ਸੌ ਛੇਆਠ ਦੇ ਵਿੱਚ ਰਾਸ਼ਟਰੀ ਯੂਨੀਅਨ ਟੈਨਿਸ ਚੈਂਪੀਅਨ ਬਣਾਇਆ ਗਿਆ ਸੀ ਤੇ ਪਨ ਉੱਨੀ ਸੌ ਪੈਂਠ ਤੋਂ ਅਤੇ ਉੱਨੀ ਸੌ

IPS ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਿਰਨ ਬੇਦੀ ਨੇ ਕਹਿੰਦੇ ਦਿੱਲੀ, ਗੋਆ, ਚੰਡੀਗੜ੍ਹ ਤੇ ਮਿਜ਼ੋਰਮਮ ਵਿੱਚ ਸੇ ਸੇਵਾਵਾਂ ਨਿਭਾਈਆਂ ਸੀ ਹਾਂਜੀ ਬਿਲਕੁਲ ਤੇ ਕਹਿੰਦੇ ਜਦੋਂ ਓਹਨਾ ਨੇ ਆਪਣੇ career ਦੀ ਜੋ ਸ਼ੁਰੂਵਾਤ ਸੀ ਕਹਿੰਦੇ ਦਿੱਲੀ ਦੇ ਚਨਕਿਆ ਕੁਮਾਰੀ ਖੇਤਰ ਖੇਤਰ ਵਿੱਚ ਸਹਾਇਕ ਪੁਲਿਸ ਸੁਪਰੀਡੈਂਟ ਤੁਹਾਨੂੰ ਦਸਿਆ ਸੀਗਾ ASI ਓਹਦੇ ਵਜੋਂ ਸ਼ੁਰੂ ਕੀਤਾ ਸੀ ਇਹਨਾਂ ਨੇ ਕਹਿੰਦੇ ਇਹਨਾਂ ਨੇ ਉੱਨੀ ਸੋ ਉਨ ਉਨਾਸੀ ਵਿੱਚ ਰਾਸ਼ਟਰਪਤੀ ਪੁਲਿਸ ਮੈਡਲ ਵੀ ਜਿੱਤਿਆ ਸੀਗਾ ਇਸਤੋਂ ਬਾਅਦ ਇਹ ਪੱਛਮੀ ਦਿੱਲੀ ਵਿੱਚ ਚਲੇ ਗਏ ਸੀਗੇ ਕਹਿੰਦੇ ਓਥੋਂ ਤੋਂ ਲੈਕੇ ਉਧਰ ਦੀਆਂ ਔਰਤਾਂ ਦੇ ਵਿਰੁੱਧ ਮਤਲਬ ਜਿਹੜੇ ਅਪਰਾਧ ਹੋ ਰਹੇ ਓਹਦੇ ਵਿਰੁੱਧ ਉਹਨਾਂ ਨੇ ਮਤਲਬ ਕਾਰਵਾਈ ਸ਼ੁਰੂ ਕੀਤੀ ਤੇ ਕਮੀ ਲਿਆਂਦੀ ਤੇ ਕਹਿੰਦੇ ਉਸਤੋਂ ਬਾਅਦ ਉਹ ਇੱਕ ਟ੍ਰੈਫਿਕ ਪੁਲਿਸ ਅਧਿਕਾਰੀ ਵਜੋਂ ਵੀ ਉਸਨੇ ਦਿੱਲੀ ਵਿੱਚ ਉੱਨੀ ਸੌ ਬਿਆਸੀ ਦੀਆਂ ਏਸ਼ੀਅਨ ਖੇਡਾਂ ਖੇਡਾਂ ਤੇ ਗੋਆ ਵਿੱਚ ਰਾਸ਼ਟਰੀ ਮੰਡਲ ਦੀ ਮੁਖੀਆ ਦੀ ਮੀਟਿੰਗ ਵਿੱਚ ਉੱਨੀ ਸੌ ਤਰਾਸੀ ਲਈ ਟ੍ਰੈਫਿਕ ਤੋੜਨਾ ਵੀ ਮਤਲਬ ਕਹਿੰਦੇ ਇਹਨਾਂ ਨੇ ਕੀਤੀਆਂ ਉੱਤਰੀ ਦਿੱਲੀ ਨਾਲ ਪੁਲਿਸ ਡਿੱਪਟੀ ਕਮਿਸ਼ਨਰ ਤੇ ਟੋਲ ਤੇ ਵੀ ਉਹ ਰਹੇ ਕਹਿੰਦੇ ਜਿਹੜੇ ਨਸ਼ੀ ਨਸ਼ੀਲੀ ਪਦਾਰਥਾਂ ਆਉਂਦੀਆਂ ਓਹਨਾ ਦੀ ਵਰਤੋਂ ਵਾਸਤੇ ਵੀ ਖਿਲਾਫ ਮੁਹਿੰਮ ਸ਼ੁਰੂ ਕੀਤੀ ਸੀ ਉਹਨਾਂ ਨੇ

ਹਾਂਜੀ ਕਹਿੰਦੇ ਮਈ ਉੱਨੀ ਸੌ ਤਰ ਤਰਾਨਵੇਂ ਦੇ ਵਿੱਚ ਕਿਰਨ ਬੇਦੀ ਨੂੰ ਦਿੱਲੀ ਜੇਲ੍ਹਾਂ ਵਿੱਚ ਇੰਸਪੈਕਟਰ Journal IG ਵਜੋਂ ਤੈਨਾਤ ਕੀਤਾ ਗਿਆ ਸੀ ਤੇ ਉਸਨੇ ਕਹਿੰਦੇ ਤੇਹਾੜ ਜੇਲ੍ਹ ਵਿੱਚ ਕਈ ਸੁਧਾਰ ਕੀਤੇ ਸੀ ਜਿਸ ਨਾਲ ਉਸਨੂੰ ਉੱਨੀ ਸੌ ਚੁਰਾਨਵੇਂ ਦੇ ਵਿੱਚ ਰੈਮਨ ਅਵਾਰਡ ਮਿਲਿਆ ਸੀ ਦੋ ਹਜ਼ਾਰ ਤਿੰਨ ਦੇ ਵਿੱਚ ਕਹਿੰਦੇ ਬੇਦੀ ਨੂੰ ਅਹ ਸੰਯੁਕਤ ਰਾਸ਼ਟਰਪਤੀ ਦੇ ਮੁੱਖੀ ਤੇ ਸ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਸੰਚਾਲਨ ਵਿਭਾਗ ਵਿੱਚੋਂ ਪੁਲਿਸ ਸਲਾਹਕਾਰ ਔਰਤ ਬਣੀ ਸੀ ਦੋ ਹਜ਼ਾਰ ਸੱਤ ਦੇ ਵਿੱਚ ਸਮਾਜਿਕ ਸਰਗਰਮੀ

ਹਾਂਜੀ ਸਹੀ ਕਹਿ ਰਹੇ ਹੋ ਉਹ Indian vision ਚਲਾਉਣ ਲੱਗ ਗਏ ਸੀਗੇ ਤੇ ਕਹਿੰਦੇ ਓਹਨਾ ਨੇ foundation ਵੀ ਚਲਾਇਆ ਸੀ ਇੰਡੀਅਨ vision ਦੋ ਹਜ਼ਾਰ ਅੱਠ ਤੇ ਗਿਆਰਾ ਦੇ ਦੌਰਾਨ ਉਸਨੇ ਇੱਕ court show ਆਪ ਵੀ ਕੀਤਾ ਸੀ ਕੈਰੀਅਰ ਤੇ ਜਵਾਨੀ ਦੇ ਵਿੱਚ ਵੀ ਕਹਿੰਦੇ ਉਹ ਦੋ ਹਜ਼ਾਰ ਗਿਆਰਾ ਵਿੱਚ ਭਾਰਤੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਦੇ ਮੁੱਖ ਨੇਤਾਂ ਵਿੱਚੋਂ ਵੀ ਸੀਗੇ ਕਹਿੰਦੇ january ਦੋ ਹਜ਼ਾਰ ਪੰਦਰਾਂ ਦੇ ਵਿੱਚ ਕਹਿੰਦੇ ਸੱਜੇ ਪੱਖੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਓਥੇ ਉਸਨੇ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਦੋ ਹਜ਼ਾਰ ਪੰਦਰਾਂ ਦੀ ਵਿਧਾਨ ਸਭਾ ਦੀ ਅਸਫਲਤਾ ਨਾਲ ਚੌਣ ਲੜੇ ਸੀਗੇ ਉਹ ਬਚਪਨ ਦੇ ਵਿੱਚ ਕਹਿੰਦੇ ਨਾ ਪੜ੍ਹਾਈ ਦੀ ਕਿਰਨ ਬੇਦੀ ਦੀਆਂ ਜਿਹੜੀਆਂ ਪਿਸ਼ਵਾਰੀਆਂ ਸੀ ਅੰਮ੍ਰਿਤਸਰ ਤੋਂ ਵੱਡੀ ਹੋਈ ਸੀ ਤੇ ਜਦੋ ਵੱਡੇ ਸਾਰੇ ਪਰਿਵਾਰ ਦੇ ਵਿੱਚ ਬਹੁਤ ਸਾਰੇ ਲਾਡਾਂ ਪਿਆਰਾਂ ਤੇ ਸੁਰੱਖਿਅਤ ਵਾਤਾਵਰਨ ਵਿੱਚ ਪਲੀ ਹੋਈ ਸੀ ਪਰਿਵਾਰ ਕੋਲ ਕਹਿੰਦੇ ਜ਼ਮੀਨ ਧਰਮਸ਼ਾਲਾ ਤੇ ਹੋਰ ਵੀ ਸਰੋਏ ਜਿਹੇ ਹੋਟਲਾਂ ਦੀ ਮਾਲਕ ਮਾਲਕੀ ਸੀ ਉਹ ਤੇ ਓਹਨਾ ਨੇ heart ਜਿਹੜਾ ਸੈਕਰਡ heart ਸਕੂਲ ਉਹਨਾਂ ਦੇ ਵਿੱਚ ਆਪ ਓਹਨਾ ਨੇ ਓਥੋਂ study ਕੀਤੀ ਸੀ ਆਪਣੀ ਫੇਰ government college ਦੇ ਵਿੱਚ ਉਹਨਾਂ ਨੇ ਸਾਈਕਲ ਤੇ ਚੜ ਅਹ ਚੜਕੇ ਜਾਂਦੀ ਹੁੰਦੀ ਸੀ ਉਹ ਕਹਿੰਦੇ ਮਗਰੋਂ ਫੇਰ ਉਹਨਾਂ ਨੇ ਕਹਿੰਦੇ ਲੂਣਾ ਮੋ

ਕੇ ਅਜਿਹੇ ਮੌਕੇ ਮੌਕੇ ਵਰਤ ਵਰਤਦਿਆਂ ਕਹਿੰਦੇ ਉਹਨਾਂ ਨੇ ਨਾ ਟੂਰਨਾਮੈਂਟ ਜਿੱਤੇ ਤੇ ਖੂਬ ਯਾਤਰਾਵਾਂ ਕੀਤੀਆਂ ਓਹਨਾ ਨੇ ਇਹਨਾਂ ਟੂਰਨਾਮੈਂਟ ਦੇ ਦੌਰਾਨ ਕਿਰਨ ਦਾ ਵਾਅ ਖੇਡ ਅਦਾਰਿਆਂ ਨਾਲ ਪਿਆ ਜੋ ਮੈਟਿਡ ਦੀ ਥਾਂ ਹੋਰ ਸਾਰੇ ਪਹਿਲੂਆਂ ਤੇ ਹਰਿਜ ਦਿੰਦੇ ਹੁੰਦੇ ਸੀ

ਹਾਂਜੀ ਕਹਿੰਦੇ ਇਹਨਾਂ ਨੇ ਫੇਰ ਉਹ ਵੀ ਯਾਦ ਕਰਦੇ ਕੇ ਸਰਕਾਰ ਕਿਸ ਤਰਾਂ ਮੇਰੇ ਪਹਿਲੀ ਬਾਰੇ ਮੇਰੇ ਬਾਰ ਤੇ ਆਇਆ ਸੀ ਓਹਨਾ ਅਫਸਰਾਂ ਕਰਕੇ ਮੇਰੇ ਤੋਂ ਬੜੇ ਮੌਕੇ ਖੁੱਸ ਗਏ ਅਮ੍ਰਿਤਸਰ ਤੋਂ ਚੰਡੀਗੜ੍ਹ ਵੀ ਆ ਗਏ ਓਥੇ ਓਹਨਾ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ sedal academic brief card ਮਿਲਿਆ ਤੇ ਕਹਿੰਦੇ ਜਿਹੜੇ ਪ੍ਰੋਫੈਸਰ JC ਅਨੰਦ ਤੇ MM ਸੂਰੀ ਦੇ ਅਧਿਆਪਕ ਕੋਲ ਪੜ੍ਹਦੇ ਸੀ ਉਹ ਰਾਮ ਮੁੱਖੀ ਸ਼ਾਤਰ ਵਿੱਚ M. A ਕੀਤੀ ਸੀਗੀ M. A ਪੂਰੀ ਕਰਦੇ ਕਹਿੰਦੇ ਅਧਿਆਪਕਾਂ ਕੋਲ ਪੜ੍ਹਦਿਆਂ ਉਹਨਾਂ ਨੇ ਰਾਜਨੀਤੀ ਸ਼ਸਤਰ M. A ਕੀਤੀ ਸੀ ਤੇ ਫਿਰ ਫਿਰ ਬਾਅਦ ਦੇ ਵਿੱਚ ਕਹਿੰਦੇ ਉਹਨਾਂ ਨੇ ਮੁਕਾਬਲਿਆਂ ਵਿੱਚ ਬਹੁਤ ਪ੍ਰਸਿੱਧ ਵਕੀਲ maxiran ਸੀ ਜਿਹੜੇ ਉਹਨਾਂ ਦੇ ਵਿਰੋਧਕ ਦੇ ਆਗੂ ਸੁਸ਼ਮਾ ਸਵਰਾਜ ਦੁਆਰਾ ਭਿੜਦੀ ਰਹੀ ਹਾਂਜੀ ਕਹਿੰਦੇ ਸੁਸ਼ਮਾ ਸਵਰਾਜ ਦਾ ਇਹਨਾਂ ਨੇ ਬਹੁਤ opposite ਕੀਤਾ ਕਹਿੰਦੇ ਪ੍ਰਕਾਸ਼ ਨਾਲ ਦੇ ਪਰਿਵਾਰ ਦੇ ਨਾਲ textile ਕਾਰੋਬਾਰ ਵਿੱਚ ਮਦਦ ਕੀਤੀ ਇਹਨਾਂ ਨੇ ਕਹਿੰਦੇ ਵੀ ਟੈਨਿਸ ਖੇਡੇ ਇਹ ਤੇ ਕਹਿੰਦੇ ਫੇਰ ਇਹਨਾਂ ਨੇ ਸੋਲਾਂ ਸਤਾਰਾਂ ਕਿਲੋਮੀਟਰ ਦੀ ਦੂਰੀ ਵੀ ਕੀਤੀ ਕਹਿੰਦੇ ਸ਼ੱਸ਼ੀ ਦੇ ਮਾਤਾ ਪਿਤਾ ਦਾ ਮਨ ਮੰਨਣਾ ਸੀਗਾ ਕੇ ਕਹਿੰਦੀ ਇਕ ਦੂਜੇ ਨਾਲੋਂ ਸਕੂਲੋ ਵਧੀਆ ਸਿਕਸ਼ਾ ਪ੍ਰਦਾਨ ਕੀਤੀ ਤੇ ਮੁੰਡੇ ਨਾਲ ਆਪਣੇ ਪੋਤੇ ਨੂੰ ਸਰਕਾਰੀ ਸਕੂਲ ਵਿਚ ਪੜ੍ਹਦੇ ਜਾਣ ਦੀ ਲੋਧੀ ਹੈ ਕਹਿੰਦੇ ਹਲਾਂ ਕੇ ਵਿਸ਼ਵਾਸ ਨਾਲ ਕਹਿੰਦੇ ਕਿਰਨ ਸਮੇਤ ਆਪਣੀਆਂ ਸਾਰੀਆਂ ਧੀਆਂ ਨੂੰ ਉਸਨੇ ਸਕੂਲ ਵਿੱਚ ਦਾਖਲ ਕਰਵਾਇਆ ਸੀਗਾ ਫੇਰ ਕਹਿੰਦੇ ਬਾਅਦ ਦੇ ਬਾਅਦ ਦੇ ਵਿੱਚ ਬੇਦੀ ਨੇ ਆਪਣੀ ਰਸਮੀ ਪੜਾਈ ਸੀ ਜਿਹੜੀ ਮੁੱਢਲੀ ਓਹਨਾ ਨੇ ਉੱਨੀ ਸੌ ਚੁਰੰਜਾ ਅੰਮ੍ਰਿਤਸਰ ਦੇ ਸੈਕਰਡ heart ਵਿੱਚੋ ਕੀਤੀ ਸੀ ਤੇ ਕਹਿੰਦੇ ਹੋਰ ਵੀ ਪਾਠਕ੍ਰਮ ਤੋਂ ਇਲਾਵਾ ਬਹੁਤ ਸਾਰੀਆਂ ਬਾਹਰਲੀਆਂ ਗਤੀਵਿਧੀਆਂ ਦੇ ਨਾਲ ਨਾਲ National cadet corps NNC ਵਿੱਚ ਹਿੱਸਾ ਲਿਆ ਸੀ ਇਹਨਾਂ ਨੇ ਇਸ ਸਮੇ ਕਹਿੰਦੇ sacred heart ਵਿਗਿਆਨ ਦੀ ਪੇਸ਼ਕਸ਼ ਨਹੀਂ ਕਰਦਾ ਸੀ ਪਰ ਇਸ ਦੀ ਬਜਾਏ ਵੀ ਘਰੇਲੂ ਨਾਮ ਦਾ ਵਿਸ਼ਾ ਸੀ ਜਿਦਾਂ ਵਿਦੇਸ਼ ਲੜਕੀਆਂ ਨੂੰ ਚੰਗੀਆਂ ਘਰੇਲੂ ਔਰਤਾਂ ਬਣਾਉਣਾ ਸੀ ਤੇ ਉਹ ਨੌਵੀਂ ਜਮਾਤ ਤੋਂ ਹੀ ਬੇਦੀ ਨੇ ਉਸਨੂੰ ਨਾ College ਵਿੱਚ ਦਾਖਲਾ ਲੈ ਲਿਆ ਸੀ ਜੋ ਕੇ ਇੱਕ private ਸੰਸਥਾ ਜੋ ਉਸ ਵਿੱਚ ਵਿਗਿਆਨ ਦੀ ਸਿੱਖਿਆ ਪ੍ਰਦਾਨ ਕਰਦਾ ਹੈ ਉਸਨੂੰ ਦਸਵੀਂ ਦਸਵੀਂ ਦਸਵੀਂ ਦੀ ਪ੍ਰੀਖਿਆ ਦੀ ਤਿਆਰੀ ਤਿਆਰ ਕੀਤਾ ਸੀ ਉਸ ਨੇ ਜਦੋ ਕਹਿੰਦੇ sacred heart ਵਿਖੇ ਸਾਬਕਾ ਸਹਿਪਾਠੀਆਂ ਨੇ ਨੌਵੀਂ ਜਮਾਤ ਵਿੱਚ ਪਾਸ ਪਾਸ ਕੀਤੀ ਸੀ ਦਸਵੀਂ ਜਮਾਤ ਤੇ ਵਿੱਚ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ ਸੀ ਹਾਂਜੀ ਕਹਿੰਦੇ ਜਿਹੜੀ ਬੇਦੀ ਸੀ ਨਾ ਅਹ ਉੱਨੀ ਸੌ ਅਠਾਹਠ ਵਿੱਚ ਅੰਮ੍ਰਿਤਸਰ ਦੇ ਸਰਕਾਰੀ college ਤੋਂ ਬੋਲਣ ਤੋਂ ਅੰਗਰੇਜ਼ੀ ਚ bachelor of arts graduation ਕੀਤੀ ਸੀ ਤੇ ਉਸਨੇ NCC cadet ਵੀ ਸੀਗੇ ਉਹ ਤੇ ਕਹਿੰਦੇ ਉੱਨੀ ਸੌ ਸੱਤਰ ਦੇ ਵਿੱਚ ਉਸਨੇ ਚੰਡੀਗੜ੍ਹ ਵਿੱਚ punjab university ਤੋਂ ਰਾਜਨੀਤੀ ਸ਼ਸਤਰ ਦੀ ਮਾਸਟਰ ਡਿਗਰੀ ਲੀਤੀ ਸੀ ਤੇ ਫੇਰ ਕਹਿੰਦੇ ਬਾਅਦ ਵਿੱਚ ਉਹ ਇੱਕ police ਮਤਲਬ ਭਾਰਤੀ political ਵਿੱਚ ਆਪਣੇ career ਦੇ ਦੌਰਾਨ ਮਤਲਬ Delhi university law faculty bachelors of law ਦੀ degree ਲਈ ਆ ਤੇ ਕਹਿੰਦੇ ਨਵੀਂ ਦਿੱਲੀ ਵਿੱਚ ਭਾਰਤੀ technology ਸੰਸਥਾ ਦਿੱਲੀ ਸਮਾਜਿਕ ਵਿਗਿਆਨ ਦੀ philosophy ਦੀ doctorate ਦੀ degree ਵੀ ਨਾਲ ਲੀਤੀ ਆ ਮਤਲਬ ਉਹ doctor ਕਿਰਨ ਬੇਦੀ ਹੋਈ ਕਿਉਂਕਿ ਉਹਨਾਂ ਨੇ doctorate ਦੀ ਡਿਗਰੀ ਲੈ ਲਈ ਆ ਉਹਨਾਂ ਦੇ career ਬਾਰੇ ਦੱਸੋ ਕੁਛ ਹਾਂਜੀ ਉਹਨਾਂ ਦੇ career ਦੇ ਵਿੱਚ ਕਹਿੰਦੇ ਨੇ ਉਹਨਾਂ ਸਮੇਂ ਮਤਲਬ ਬਹੁਤ ਸਾਰੇ ਉਹਨਾਂ ਨੇ ਅੰਮ੍ਰਿਤਸਰ ਵਿੱਚ ਜਦੋ ਕੁਛ ਸਮਾਂ ਪਹਿਲਾ ਉਹਨਾਂ ਨੇ ਅੰਮ੍ਰਿਤਸਰ ਵਿੱਚ ਪੜ੍ਹਿਆ ਸੀ ਤਾਂ ਉਹਨਾਂ ਦੀ ਦੇਸ਼ ਦੀ ਪਹਿਲੀ ਮਹਿਲਾ ਜਿਹੜੀ police ਅਧਿਕਾਰੀ ਬਣ ਗਈ ਸੀ ਪਹਿਲੀ ਮਹਿਲਾ IPS ਹੋਣ ਦੇ ਹੈਸੀਅਤ ਦੇ ਉਹਨੇ ਮਰਦਾਂ ਦੇ ਇਸ ਸੰਸਾਰ ਵਿੱਚ ਸਦਾਬਹਾਰ ਹੋਣ ਤੇ ਨਿਭਾਉਣ ਦਾ ਯਤਨ ਕੀਤਾ ਸੀ ਤੇ ਇੱਕ senior ਪੱਤਰਕਾਰ ਦੀ ਯਾਦਕਾਰ ਯਾਦ ਕਰਦਿਆਂ ਦਸਿਆ ਕੇ ਇੱਕ ਇਕ ਵਾਰ ਹਿੰਸਕ ਭੀੜ ਨੂੰ ਕਾਬੂ ਕਰਨ ਲਈ ਕਿਰਨ ਬੇਦੀ ਨੇ ਇੰਨੀਆਂ ਸਖਤ ਗਾਲਾਂ ਕੱਢੀਆਂ ਸੀ ਜਿਵੇਂ ਉਹ ਹਲਾਤ ਦੇ ਮਰਦ ਅਫਸਰਾਂ ਨੇ ਕੱਢੀਆਂ ਹੋਣ ਪਰ ਕਹਿੰਦੇ ਉਹ ਪਹਿਰਾਵਾ ਵੀ ਮਰਜੀ ਮਰਜੀ ਦਾ ਪਹਿਣਦੀ ਸੀ ਜਿੰਨਾ ਨੇ ਕਹਿੰਦੇ ਕਿਸੇ ਵੀ ਉਸਨੂੰ ਰਵਾਇਤੀ ਸਾੜੀ ਜਾਂ ਸਲਵਾਰ ਕਮੀਜ਼ ਜਾਂ ਦੁਪੱਟੇ ਚ ਨਹੀਂ ਦੇਖਿਆ ਸੀ ਹਾਂਜੀ ਕਹਿੰਦੇ ਜ਼ਿਆਦਾਤਰ ਉਹ ਮਤਲਬ gents ਕੱਪੜੇ ਹੀ ਪਹਿਣਦੇ ਸੀ ਉਹਨਾਂ ਦਾ hair style ਵੀ ਤੁਸੀ ਦੇਖਿਆ ਮੁੰਡਿਆਂ ਵਰਗਾ ਹੀ ਰੱਖਿਆ ਹੋਇਆ ਵਾ

ਬੰਦੇ ਮਤਲਬ ਔਰਤ ਹੈਗੇ ਆ ਜੋ ਕਾਫੀ ਮਹਾਨ ਸਖਸ਼ੀਅਤ ਦੇ ਕਾਫੀ ਕੁਛ ਕੀਤਾ ਔਰਤਾਂ ਲਈ ਤਾਂਹੀ ਜੁਰਮਾਂ ਦੇ ਖਿਲਾਫ ਇਹਨਾਂ ਆਵਾਜ਼ ਹਾਂਜੀ ਚਲੋ ਠੀਕ ਆ ਫਿਲਹਾਲ ਤਾਂ ਮੈਂ ਇਹਨਾਂ ਹੀ ਪਤਾ ਕਰਨਾ ਸੀ thankyou okay ਜੀ Hello hello sir ਮੈਂ ABC telecom company ਵਿੱਚੋਂ ਗੱਲ ਕਰ ਰਹੀ ਹਾਂ ਮੇਰਾ ਨਾਮ ਸੰਜਨਾ ਹੈ ABC telecom company ਵਿੱਚ ਤੁਹਾਡਾ ਸਵਾਗਤ ਹੈ।

Hello ਰਘੁਬੀਰ ਸ਼ਰਮਾ Hello ਰਘੁਬੀਰ ਸ਼ਰਮਾ ਜੀ ਹਾਂਜੀ ਦੱਸੋ

ਹਾਂਜੀ ਰਘਵੀਰ ਜੀ ਮੈਂ ਸਮਝ ਸਕਦੀ ਹਾਂ ਰਘਵੀਰ ਜੀ ਕੀ ਮੈ ਜਾਣ ਸਕਦੀ ਹਾਂ ਤੁਹਾਨੂੰ ਇਹ ਜਿਹੜੀ ਸਮੱਸਿਆ ਹੈ ਕਿੰਨੇ ਸਮੇਂ ਤੋਂ ਆ ਰਹੀ ਹੈ ਤੁਹਾਨੂੰ ਇਹ ਸਮੱਸਿਆ ਦਾ ਕਿੰਨੇ ਸਮੇਂ ਤੋਂ ਸਾਹਮਣਾ ਕਰਨਾ ਪੈ ਰਿਹਾ ਹੈ? ਕੀ ਮੈਂ ਜਾਣ ਸਕਦੀ ਹਾਂ ਰਘਵੀਰ ਜੀ? ਬਿਲਕੁਲ sir sir ਕੀ ਮੈਂ ਜਾਣ ਸਕਦੀ ਆ ਜਿਹੜਾ ਤੁਹਾਡਾ ਜਿਹੜਾ net ਹੈਗਾ ਤੁਹਾਡਾ ਉਹ ਬਿਲਕੁਲ ਹੀ ਬੰਦ ਹੈ ਜਾਂ slow speed ਤੇ ਚੱਲ ਰਿਹਾ ਹੈ।

ਜੀ sir ਬਿਲਕੁਲ ਤੁਹਾਡੇ ਇਹ ਸਾਰੇ ਸਵਾਲਾਂ ਤਾਂ ਦੇ ਜਵਾਬ ਦਿੱਤੇ ਜਾਣਗੇ sir ਕੀ ਮੈਂ ਜਾਣ ਸਕਦੀ ਆ ਕੀ ਤੁਸੀ ਕਿੰਨੇ ਵਾਲਾ recharge ਕਰਵਾਇਆ ਸੀਗਾ net ਦਾ ਜਿਹੜਾ net ਤੁਹਾਡਾ ਇੰਨਾ slow ਹੈ ਜੀ sir ਇਹੀ ਤਾਂ ਗੱਲ ਹੈ sir ਜਿਹੜਾ ਉਣੰਜਾ ਰੁਪਏ ਵਾਲਾ pack ਹੈ ਉਸ ਵਿੱਚ ਤਾਂ ਤੁਹਾਨੂੰ ਸਾਡੀ company ਸਿਰਫ ਦੋ GB net ਹੀ provide ਕਰਵਾ ਸਕਦੀ ਹੈ ਜੇਕਰ ਤੁਸੀ ਵੱਧ ਪੈਸਿਆਂ ਵਾਲਾ pack ਲਵੋਗੇ ਤਾਂ ਤੁਹਾਨੂੰ ਵੱਧ speed ਵਾਲਾ net ਦਿੱਤਾ ਜਾਵੇਗਾ sir ਜ~ ਰਹੀ ਜਿਹੜੀ ਸਮੱਸਿਆ ਤੁਹਾਡੀ, Call ਵਿੱਚ ਸਮੱਸਿਆ ਆ ਰਹੀ ਹੈ ਕੀ ਮੈ ਤੁਹਾਡਾ ਪੂਰਾ address ਜਾਣ ਸਕਦੀ ਆ landmark ਦੇ ਨਾਲ ਤੇ PIN code ਦੇ ਨਾਲ ਤਾਂ ਜੋ ਮੈਂ ਜਾਣ ਸਕਾਂ ਕਿ ਇਹ ਸਮੱਸਿਆ ਤੁਹਾਨੂੰ network ਦੀ ਪਿੱਛਲੇ ਦਸ ਬਾਰਾਂ ਦਿਨਾਂ ਤੋਂ ਕਿਉਂ ਆ ਰਹੀ ਹੈ sir ਤੁਸੀ ਰਹਿਣ ਲਈ ਕੋਈ ਜਗਾ ਬਦਲੀ ਹੈ ਜਾਂ ਉਸੀ ਜਗਾ ਤੋਂ ਛੇ ਸਾਲਾਂ ਤੋਂ ਸ~ ਤੁਸੀਂ ਸਾਡਾ sim ਬਦਲ ਰਹੇ ਹੋ ਜਾਂ ਤੁਹਾਨੂੰ ਪਿੱਛਲੇ ਦਸ ਬਾਰਾਂ ਦਿਨਾਂ ਤੋਂ ਹੀ problem ਆਈ ਹੈ ਇਸ ਸਮੱਸਿਆ ਦਾ ਸਾਮਣਾ ਕਰਨਾ ਪੈ ਰਿਹਾ ਹੈ?

ਬਿਲਕੁਲ sir sir ਕੀ ਮੈਂ ਜਾਣ ਸਕਦੀ ਹਾਂ ਜਿੱਥੇ ਤੁਸੀ ਰਹਿੰਦੇ ਹੋ ਉੱਥੇ ਦਾ PIN code ਕੀ ਹੈ? ਚੋਵੀ ਪੱਚੀ ਤੀਹ ਜੀ sir sir ਇਹ sim ਕਿਹਦੀ ID ਤੇ ਹੈ, ਕੀ ਮੈਂ ਜਾਣ ਸਕਦੀ ਹਾਂ? ਜੀ sir ਰਘੁਵੀਰ ਸਿੰਘ ਸ਼ਰਮਾ ਜੀ sir ਕੀ ਮੈ ਜਾਣ ਸਕਦੀ ਹਾਂ ਕਿ ਤੁਹਾਡੇ ਅਧਾਰ ਕਾਰਡ ਦੇ ਆਖਰੀ ਚਾਰ ਅੰਕ ਕਿਹੜੇ ਹਨ? ਸੰਤਾਲੀ zero ਪੰਜ ਜੀ sir ਤੁਹਾਡਾ ਧੰਨਵਾਦ sir ਕੁੱਝ ਸਮਾਂ ਇੰਤਜਾਰ ਕਰੋ ਮੈਂ ਤੁਹਾਨੂੰ ਹੁਣੇ ਦੱਸਦੀ ਹਾਂ।

ਬਿਲਕੁਲ ਸਹੀ ਕਰ ਦਿੱਤੀ ਜਾਵੇਗੀ sir ਤੁਹਾਨੂੰ ਬਸ ਅੱਠ ਜਾ ਨੌਂ ਘੰਟਿਆਂ ਦਾ ਇੰਤਜਾਰ ਕਰਨਾ ਪਵੇਗਾ, ਅੱਜ ਰਾਤ ਬਾਰਾਂ ਵਜੇ ਤੋਂ ਬਾਅਦ ਤੁਹਾਡੀਆਂ calls ਬਿਲਕੁਲ ਸਹੀ ਸੁਣੀਆਂ ਤੇ ਕਰੀਆਂ ਜਾਣਗੀਆਂ ਬਿਨਾਂ ਕਿਸੇ ਰੁਕਾਵਟ ਤੋਂ sir ਜਿਹੜੀ ਰਹੀ ਤੁਹਾਡੇ net ਘੱਟ ਚੱਲਣ ਦੀ ਗੱਲ ਬਿਲਕੁਲ ਹੌਲੀ ਚੱਲਣ ਦੀ ਗੱਲ ਉਸਦੇ ਬਾਰੇ ਮੈਂ ਇਹ ਹੀ ਕਹਿਣਾ ਚਾਹੂੰਗੀ ਕਿ sir ਜਿਨ੍ਹਾਂ ਵਧੀਆ ਤੁਸੀ pack ਲਵੋਂਗੇ ਸਭ ਤੋਂ ਤੇਜ਼ speed ਨਾਲ net four G ਵਾਲਾ ਚਲੇਗਾ sir ਜੇਕਰ ਤੁਸੀ ਕੁਝ ਹੋਰ ਪੈਸੇ ਪਾ ਕੇ ਸਾਡਾ company ਦਾ ਇੱਕ ਸੌ ਉੱਨੀ ਰੁਪਏ ਦਾ ਅਠਾਈ ਦਿਨਾਂ ਵਾਲਾ Recharge ਕਰਵਾਓਗੇ, ਤਾਂ ਉਸ ਵਿੱਚ ਤੁਹਾਨੂੰ ਇੱਕ ਦਿਨ ਵਿੱਚ ਡੇਢ GB ਦਿੱਤੀ ਜਾਵੇਗੀ ਜੋ ਕਿ four G ਦੀ speed ਨਾਲ ਹੋਵੇਗੀ ਤੇ ਉਸ ਇੱਕ ਸੌ ਇੱਨੀ ਉੱਨੀ ਰੁਪਏ ਦੇ pack ਵਿੱਚ ਤੁਹਾਨੂੰ unlimited calls ਦਿੱਤੀਆਂ ਜਾਣਗੀਆਂ unlimited calls ਤੁਸੀ ਹਿੰਦੁਸਤਾਨ ਵਿੱਚ ਕਿਤੇ ਵੀ ਕਰ ਸਕਦੇ ਹੋ। ਤੇ ਹਰ ਇਕ ਦਿਨ ਲਈ ਤੁਹਾਨੂੰ ਸੌ message ਦਿੱਤੇ ਜਾਣਗੇ, ਤੁਸੀ ਕਿਸੇ ਨੂੰ ਵੀ message text ਕਰ ਸਕਦੇ ਹੋ। ਤੇ ਜਿਹੜਾ ਤੁਹਾਡਾ net ਹੈ ਉਹ four G ਦੀ speed ਤੇ ਚਲੇਗਾ ਬਿਨਾਂ ਕਿਸੇ ਰੁਕਾਵਟ ਤੋਂ ਉਸਤੇ ਚਾਹੇ ਤੁਸੀ ਯੂ ਟਿਊਬ ਚਲਾਓ ਚਾਹੇ ਕੋਈ movie ਚਲਾਓ ਚਾਹੇ ਕੁਛ ਵੀ ਚਲਾਓ ਇੰਸਟਾਗ੍ਰਾਮ ਫੇਸਬੁੱਕ

ਜੀ sir sir ਕੀ ਤੁਸੀ recharge ਕਰਵਾਣਾ ਚਾਹੋਗੇ ਸਾਡੀ company ਦਾ ਜਿਨ੍ਹਾਂ ਵਧੀਆ sir ਤੁਸੀ ਇਕ ਗੱਲ ਹਮੇਸ਼ਾ ਧਿਆਨ ਰੱਖਿਓ ਜਿਨ੍ਹਾਂ ਵਧੀਆ ਤੁਸੀਂ company ਦਾ ਜਿੰਨੇ ਵੱਧ ਪੈਸਿਆਂ ਵਾਲਾ recharge ਕਰਵਾਓਗੇ ਓਨੀ ਹੀ ਵਧੀਆ Net ਦੀ speed ਤੁਹਾਨੂੰ ਮਿਲੇਗੀ sir ਜਦ ਵੀ ਤੁਸੀਂ recharge ਕਰਵਾਓ ਤਾਂ four G net ਮਿਲੇਗਾ, ਇਹ ਪੁੱਛਕੇ ਕਰਵਾਓ recharge ਚਾਹੇ ਕੋਈ ਇੱਕ ਸੌ ਉਨੀ ਵਾਲਾ ਕਰਵਾਓ, ਚਾਹੇ ਪੰਜ ਸੌ ਨੜ੍ਹਿਨਵੇਂ ਵਾਲਾ recharge ਕਰਵਾਓ sir

ਕਿਸੇ ਵੀ ਜਗ੍ਹਾ ਦਾ ਮੌਸਮ ਠੀਕ ਨਹੀਂ ਰਹਿੰਦਾ, ਹਰ ਜਗ੍ਹਾ ਦਾ ਮੌਸਮ ਸਮੇਂ ਸਮੇਂ ਤੇ ਬਦਲਦਾ ਹੀ ਰਹਿੰਦਾ ਹੈ, ਜਿਵੇਂ ਕਿ ਆਪਾਂ ਦੇਖਦੇ ਹਾਂ। ਸਰਦੀਆਂ ਦਾ ਮੌਸਮ, ਗਰਮੀਆਂ ਦਾ ਮੌਸਮ, ਪੱਤਝੜ ਦਾ ਮੌਸਮ, ਬਾਰਿਸ਼ ਦਾ ਮੌਸਮ, ਇਹ ਸਭ ਮੌਸਮ ਆਪਣੇ ਆਪਣੇ ਸਮੇਂ ਤੇ ਬਦਲਦੇ ਹੀ ਰਹਿੰਦੇ ਹਨ ਅਤੇ ਮੌਸਮ ਦਾ,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

ਅਤੇ ਜਨਵਰੀ ਦੇ ਮਹੀਨੇ ਵਿੱਚ ਬਹੁਤ ਜ਼ਿਆਦਾ ਠੰਢ ਪੈਂਦੀ ਹੈ ਅਤੇ ਤੁਸੀਂ ਇੱਕ ਗੱਲ ਇਹ ਵੀ ਦੇਖੀ ਹੋਣੀ ਹੈ ਕਿ ਮੌਸਮਾਂ ਵਿੱਚ ਜੋ ਪਰਿਵਰਤਨ ਹੁੰਦਾ ਹੈ ਉਸਦਾ

ਮੌਸਮ ਦਾ ਫ਼ਰਕ ਆਪਾਂ ਅਕਸਰ ਹੀ ਸਮੇਂ ਸਮੇਂ ਤੇ ਦੇਖਦੇ ਰਹਿੰਦੇ ਹਾਂ ਮੌਸਮ ਕਦੇ ਵੱਧ ਹੁੰਦਾ ਕਦੇ ਘੱਟ ਹੁੰਦਾ ਤਾਪਮਾਨ ਆਪਣੀ ਜ਼ਿੰਦਗੀ ਤੇ ਵੀ ਫ਼ਰਕ ਪਾਉਂਦਾ ਤੇ ਫ਼ਸਲਾਂ ਤੇ ਵੀ ਫ਼ਰਕ ਪਾਉਂਦਾ ਕਦੇ ਆਪਾਂ ਨੂੰ ਮੌਸਮ ਦੀ ਜਾਣਕਾਰੀ ਜਿਵੇਂ ਤੁਸੀਂ ਕਿਹਾ ਸੀ ਵੀ ਮੌਸਮ ਦਾ ਫ਼ਰਕ ਆਪਣੀ ਜ਼ਿੰਦਗਗੀ ਤੇ ਵੀ ਪੈਂਦਾ ਹੈ, ਇਵੇਂ ਹੀ ਜਦੋਂ ਮੌਸਮ ਠੰਢਾ ਹੁੰਦਾ ਹੈ ਅਤੇ ਉਸਦਾ ਫ਼ਰਕ ਫ਼ਸਲਾਂ ਉੱਪਰ ਵੀ ਦੇਖਿਆ ਜਾਂਦਾ ਹੈ ਕੀ ਜਦੋਂ ਜ਼ਿਆਦਾ ਠੰਢ ਪੈਂਦੀ ਹੈ ਉਦੋਂ ਕਿਹੜੀਆਂ ਕਿਹੜੀਆਂ ਫ਼ਸਲਾਂ ਉੱਪਰ ਇਸਦਾ ਪ੍ਰਭਾਵ ਦੇਖਿਆ ਜਾਂਦਾ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ। ਜਦੋਂ ਆਪਣੇ ਪੰਜਾਬ ਵਿੱਚ ਪੰਜਾਬ ਵਰਗੇ ਰਾਜ ਵਿੱਚ ਜ਼ਿਆਦਾ ਠੰਢ ਪੈਣੀ ਸ਼ੁਰੂ ਹੁੰਦੀ ਹੈ ਉਸ ਵਕਤ ਕਈ ਫ਼ਸਲਾਂ ਜਿਵੇਂ ਕਿ ਸਬਜ਼ੀ ਦੀਆਂ ਪੂਰੀਆਂ ਇਹਨਾਂ ਨੂੰ ਇਹਨਾਂ ਤੇ ਜ਼ਿਆਦਾ ਪ੍ਰਭਾਵ ਪੈਂਦਾ ਹੈ, ਇਹਦੇ ਨਾਲ ਨਾਲ ਖ਼ਰਾਬ ਵੀ ਹੁੰਦੀਆਂ ਰਹਿੰਦੀਆਂ ਹਨ ਅਤੇ ਇਸਦਾ ਪ੍ਰਭਾਵ ਆਪਣੀ ਜੀਵ ਜੰਤੂ ਤੇ ਵੀ ਪੈਂਦਾ ਹੈ ਜਿਵੇਂ ਕਿ ਆਪਣੇ ਜਿਵੇਂ ਕਿ ਤੁਸੀਂ ਕਿਹਾ ਹੈ ਕਿ ਮੌਸਮ ਦਾ ਜੋ ਪ੍ਰਭਾਵ ਹੈ ਉਹ ਫ਼ਸਲਾਂ ਉੱਪਰ ਤਾਂ ਪੈਂਦਾ ਹੀ ਪੈਂਦਾ ਹੈ ਇਸ ਤੋਂ ਇਲਾਵਾ ਇਹ ਪ੍ਰਭਾਵ ਜੀਵ ਜੰਤੂ ਉੱਪਰ ਵੀ ਪੈਂਦਾ ਹੈ